ਨਾ train ਚ ਕਿਥੇ ਹੋਣਾ। ਅੱਛਾ, ਠੀਕ ਆ ਹਾਂ ਹਾਂ train ਚ। ਅੱਛਾ ਓਹੋ ਤੇ ਮੈਂ ਆਖਿਆ ਬੱਸੇ ਜਾਵਾਂਗੇ ਬਸ train ਤੇ ਜਾਵਾਂਗੇ।

Train ਠੀਕ ਆ ਉਹ ਤੇ। ਹੋਰ?

ਹੁਣ ਦੁੱਧ ਫੱੜ ਕੇ ਤੇ ਆਪੇ ਪੀ ਲੈਂਦੀ ਆ ਬੋਤਲ ਮੈਂ ਫੜਾ ਦਿੰਨੀ ਤੇ ਪੀ ਲੈਂਦਾ।

ਹਾਂ ਓਤਰਾਂ ਨਿਕਲਦੀ ਮੂੰਹ ਚੋ ਕਿਸੇ ਵੇਲੇ ਨੱਕ ਚ ਵੜ ਜਾਂਦੀ ਤੇ ਕਿਸੇ ਵੇਲੇ ਤਾਹ ਨੂੰ ਗੱਲਾਂ ਨੂੰ ਫੱਸ ਜਾਂਦੀ ਇਹਦੇ ਹਮ ਹਮ ਹਮ

ਹਮ ਇਹਦੇ ਹਾਣ ਦੇ ਨਿਆਣੇ ਇਹਦੇ ਨਾਲ ਖੇਡਿਆ ਕਰਨ ਭਾਜੀ ਹੈਪੀ ਦਾ ਮੁੰਡਾ ਇੱਕ ਇੱਕ ਰਾਹੁਲ ਦਾ ਹੈਨਾ। ਤੇ ਉਂਦਾ ਅਮਨ ਦਾ। ਹਾਂ ਉਹ ਥੋੜੇ ਥੋੜੇ ਵੱਡੇ ਹੈਨਾ ਦੋ ਦੋ ਤਿੰਨ ਤਿੰਨ ਮਹੀਨੇ।

ਉਹ ਅੱਠ ਮਹੀਨੇ ਉਹ ਹੋਇਆ ਸੀ ਨੋਵੇ ਮਹੀਨੇ ਹੈਪੀ ਦਾ ਹੋਇਆ ਸੀ ਤੇ ਯਾਰਵੇ ਮਹੀਨੇ ਸਾਡਾ ਹੋਇਆ ਦਾ ਤੇ ਬਾਰਵੇਂ ਓਹਦਾ ਹੋਇਆ ਦੂਜਾ ਓਹਦਾ ਚਾਚੇ ਦਾ।

ਹੈਨਾ ਇਹਨਾਂ ਫਿਰ ਯਾਰ ਇਹਨਾਂ ਯਾਰ ਯਾਰ ਬਣਨਾ। ਹਮ ਹਾਂ, ਹੈਨਾ ਹਾਂ। ਹਮ ਖੇਡਿਆ ਕਰਨੇ। ਠੀਕ ਆ .

ਹਮ ਹੋਰ?

ਹਮ ਹਮ ਗਲਬਾਤ ਸ਼ੁਰੂ ਕਰਲਾ। ਤੇ ਉਹ ਕੀ ਓਹਦਾ ਨਾ ਲਾਇਦਾ ਈ ਆ ਮੈਂ ਤੇ ਕਹਿਣ ਦੀ ਆ ਏਤਰਾਂ ਸੋਚਣ ਦੀ ਆ ਦਿਲ ਵਿਚ ਬੀ ਮਹੀਨੇ ਕ ਬਾਅਦ ਨਾ ਮੈਨੂੰ ਤੁਸੀਂ ਨਾ ਮਨਿਆਰੀ ਦਾ ਸਮਾਨ ਪਾ ਦਵੋ।

ਹਾਂ ਕੋਈ ਨੀ ਪਾਦਾਂਗੇ।

ਹੈਨਾ ਕਹਿੰਦੇ ਭੀ ਮੈਨੂੰ ਤੂੰ ਦੱਸਿਆ ਬੀ ਅੰਬਰਸਰੋਂ ਜਾ ਕੇ ਸਮਾਨ ਲਿਆਈ ਜੇ ਜਿਹੜੀ nail paint ਆ ਨਾ ਪੰਜਾਂ ਦੀ ਮਿਲਦੀ ਆ ਓਥੋਂ ਤੇ ਇਥੇ ਵੇਖਲਾ ਵੀਹਾਂ ਵੀਹਾਂ ਰੁਪਇਆ ਦੀ ਦੇਂਦੀ ਉ ਹਾਂ ਹੈਨਾ।

ਆਹੋ ਲੋਕੀ ਸਾਰੇ ਮਨਿਆਰੀ ਦਾ ਓਥੋਂ ਸਮਾਨ ਲਿਆਉਂਦੇ ਆ।

ਆਪਣਾ ਵਧੀਆ ਵਾ ਠੀਕ ਵਾ ਇਕ ਮਾਰਲੇ ਗੇੜਾ ਬੰਦਾ। ਮੈਨੂੰ ਕਿਸੇ ਨੇ ਕਿਹਾ ਸੀ ਜਿਨ੍ਹੇ ਪਾਇਆ ਤੇ ਕਹਿੰਦੀ ਨਾਲ ਵੀ ਜਾਵਾਂਗੀ ਮੈਂ।

ਠੀਕ ਆ ਹੋਰ ਕੀ ਚਾਹੀਦਾ।

ਨਹੀਂ ਗਰਮੀ ਚ ਨੀ ਵਾਰਾ ਆਉਂਦਾ। ਉਂਜ ਹੀ ਆਹੋ ਵੇਖਲਾਂਗੇ। ਹੈਨਾ ਗਰਮੀ ਬੜੀ . ਹੋਰ ਆਪਣੇ ਨਾਲ ਜਿੱਦਾਂ ਮਰਜੀ ਘਰ ਚ ਰਾਤੀ ਪਤਾ ਕਿੰਨਾ ਸੇਕ ਜੇਹਾ ਪੈਂਦਾ ਈ ਓਥੇ ਕਮਰੇ ਚ ਓਹਨਾ ਦੇ ਚ ਹਮ ਆਹੋ, ਓਹ ਤਾਂ ਗਰਮੀ ਲਗਦੀ ਠੰਡ ਵੀ ਬੜੀ ਲਗਦੀ ਤੇ ਗਰਮੀ ਵੀ ਬੜੀ ਲੱਗ ਜਾਂਦੀ ਆ ਘਰ।

ਆਪਣੇ ਵਧੀਆ ਸਗੋਂ।

ਅੱਛਾ

ਕੰਮ ਕਾਰ।

ਚਲ ਵਧੀਆ ਹਮ ਲੋਕਾਂ ਦੀ ਏਨੀ ਗਰਮੀ ਪੈਣੀ ਤੇ ਹੱਲੇ ਲੋਕਾਂ ਨੇ ਝੋਨੇ ਵੀ ਲਾਉਣੇ ਈ ਆ।

ਦੀਨੇ ਦੀਨੇ ਲਾਉਣੇ ਹਾਡਾ ਪਤਾ ਹੀ ਨੀ ਹੁੰਦਾ ਕੋਈ। ਹਮ ਜਦੋਂ ਲੋਕੀ ਗਿੱਜ ਜਾਂਦੇ ਨਾ ਬਾਹਰ ਜਾਣਾ ਫਿਰ ਆਦਤ ਜੀ ਬਣ ਜਾਂਦੀ ਆ, ਹੈਨਾ।

ਫਿਰ ਗਿੱਜ ਜਾਂਦਾ ਬੰਦਾ ਬਾਹਰ ਆਦਤ ਜਹੀ ਬਣ ਜਾਂਦੀ।

ਹਮ ਓਤਰਾਂ ਘਰ ਹੀ ਲਗਦੀ ਗਰਮੀ ਜਦੋਂ ਬਾਹਰ ਬੰਦਾ ਤੁਰਦਾ motorcycle ਤੇ ਓਦਾਂ ਜਿਦਣ ਜਾਣਦੇ ਧਾਰੀਵਾਲ ਤੇ ਕਿੰਨੀ ਲੋ ਪੈਂਦੀ ਸੀ।

ਹੈਨਾ ਕਿਤਰਾਂ ਗਰਮੀ ਲਗਦੀ ਸੀ ਗੀ।

ਹਮ ਹਮ ਕੰਮ ਕਾਰ ਮੈਨੂੰ ਵੱਡਾ ਆਂਦਾ ਤੂੰ ਵੀ ਲੱਗ ਪਾ ਮੈਂ ਵੀ ਲੱਗ ਜਾਣਾ ਨਾਲ ਝੋਨਾ ਲਾਉਣ .

ਨਹੀਂ ਵੱਡਾ ਹੁੰਦਾ ਮੈਂ ਕਿਹਾ ਜੇ ਤੇ ਛੋੱਟਾ ਨਾ। ਆਹੋ ਮੈਂ ਕਿਹਾ।

ਹੋਰ ਠੀਕ ਆ ਮੰਗਾਲਿਓ ਘਰੇ . ਕੀ ਮੰਗਾਉਣਾ?

ਹਾਂ।

ਹਮ ਹੋਰ hello.

ਹਮ ਆਇਆ phone ਫਾਨ ਫਿਰ। ਨਾ ਉਹ phone ਮੇਰਾ ਬੰਦ ਹੋਇਆ ਤੁਹਾਨੂੰ ਮੈਂ ਉਡੀਕਣ ਦੀ ਤੁਹਾਡੇ phone ਤੋਂ ਕਰੂੰਗੀ।

ਠੀਕ . ਓਦੋ ਨੂੰ ਓਹਨਾ ਸੋ ਜਾਣਾ। ਲਾਡੋ ਪਜਾਮੀਆਂ ਭਿਓਈ ਜਾਣ ਦੀ diaper ਨਹੀਂ ਮੈਂ ਲਾਇਆ ਤੇ ਪਜਾਮੀਆਂ ਭਿਓਈ ਜਾਣ ਦੀ।

ਹਮ ਹਮ

ਦੋ ਤਿੰਨ ਦਿਨ ਹੋ ਗਏ ਗਰਮੀ ਬੜੀ ਆ diaper ਨਹੀਂ ਲਾਉਣੇ। ਹਾਂ ਹੋਰ ਅਗੇ ਲਗਾਤਾਰ ਲਾਏ ਨਾ ਦੋ ਤਿੰਨ ਦਿਨ ਇਹਨੂੰ ਇਹਨੂੰ ਹੋਰ ਤਰਾਂ ਲਾਉਣੇ। ਏਦਾਂ ਠੀਕ ਆ। ਨਹੀਂ ਨਹੀਂ ਏਦਾਂ ਹੀ ਠੀਕ ਆ ਦੂਜੇ ਮੰਜੇ ਤੇ ਸੋ ਜਾਇਆ ਕਰਾਂਗੇ ਹੁਣ ਇਹਨੂੰ ਸਵਾਲਦਿਆ ਕਰਾਂਗੀ ਮੈਂ ਦੂਜੇ ਤੇ।

ਕਰਨਾ ਇੱਕ ਤੇ ਮੈਂ panty ਬਦਲਤੀ ਰਾਤ ਰਾਤ ਨਾਲੇ ਨਿਆਣੇ ਸੁੱਤੇ ਪਇਆ ਘਟ ਹੀ ਕਰਦਾ ਵਾ।

ਹਮ ਆਹੋ, ਹੋਰ? ਹੋਰ ਠੀਕ ਵਧੀਆ ਤੁਸੀਂ ਸੁਣਾਓ? ਠੀਕ ਆ ਅਸੀਂ ਤਾ ਠੀਕ ਹੀ ਹੋਣਾ, ਗਰਮੀ ਬੜੀ ਆ।

ਠੰਡ ਬਰਦਾਸ਼ ਕਰ ਲੈਂਦੇ ਗਰਮੀ ਨੀ ਹੁੰਦੀ।

ਅਜੇ ਦੁਨੀਆ ਲੋਕੀ ਕਹਿੰਦੇ ਠੰਡ ਵੀ ਗਰਮੀ ਨੀ ਪਈ ਗਰਮੀ ਨੀ ਪਈ ਵੇਖਲਾ ਦੋ ਦੀਨਾ ਚ ਗਰਮੀ ਨੇ ਅੱਤ ਕਰਤੀ।

ਹਾਂ ਆਹੋ ਤੇ ਕਿਹਾ diaper ਨੀ ਲਾਉਣਾ ਨਿੱਕਾ ਹੀ ਠੀਕ ਆ। ਆਹੋ ਨਹੀਂ ਨਿਕ ਹੀ ਪਾਇਆ ਕਰਾਂਗੇ ਹਮ ਰਾਤ ਨੂੰ ਪੂਰੀ ਬਾਂਹ ਵਾਲੇ ਪਾ ਦਿੱਤੇ ਲੀੜੇ ਇਹਨੂੰ ਦੀਨੇ ਨਿਕਰਾਂ ਜਹੀਆਂ ਪਾ ਛੱਡੀਆਂ।

ਹਮ hello ਹਾਂ ਹਾਂ ਹਾਂਜੀ . ਬੋਲਣ ਡੀ।

ਤੁਹਾਨੂੰ ਆਵਾਜ਼ ਜਾਪਦੀ ਘਟ ਆਉਣ ਡੈ ਪੈਂਦੀ phone ਦੀ।

ਹਮ ਹਮ range ਰੂੰਜ ਉੱਡ ਜਾਂਦੀ ਨਾ।

ਹੋਰ ਠੀਕ ਫਿਰ।

ਬਚ ਕੇ ਨਿਕਲਣਾ ਸਾਂਡਰਸ ਮਾਰਨ ਤੋਂ ਬਾਦ ਉਹ ਸਾਰੇ ਜਿਲੇ ਜਿਲਾ ਪੁਲਿਸ headquarter ਤੋਂ ਸੜਕ ਦੇ ਪਾਰ ਡੀ ਏ ਈ ਕਾਲਜ ਦੇ ਪ੍ਰਵੇਸ਼ ਦ੍ਵਾਰ ਵੱਲ ਜਾ ਕੇ ਬਚ ਨਿਕਲੇ ਚੱਲਣ ਚੰਨਣ ਸਿੰਘ ਇਕ ਹਿੰਦੁਸਤਾਨੀ ਹੈਡ ਕਾਂਸਟੇਬਲ ਨੇ ਉਹਨਾਂ ਦਾ ਪਿੱਛਾ ਕਰਨ ਲਈ ਸ਼ੁਰੂ ਕਰ ਦਿੱਤਾ ਜਦੋਂ ਓਹ ਨਾ ਜਦੋਂ ਉਹ ਨਾ ਟਲਿਆ ਤਾਂ ਅਜਾਦ ਨੇ ਉਸ ਨੂੰ ਗੋਲੀ ਮਾਰ ਦਿੱਤੀ ਉਹ ਓਥੋਂ ਸਾਈਕਲ ਤੇ ਪਹਿਲਾਂ ਪਹਿਲਾਂ ਉਲਕੀਆਂ ਸੁਰਖਿਤ ਥਾਵਾਂ ਤੇ ਚਲੇ ਗਏ ਪੁਲਿਸ ਨੇ ਉਹਨਾਂ ਨੂੰ ਫੜਨ ਲਈ ਵੱਡੀ ਤਲਾਸ਼ੀ

ਉਹ ਅਗਲੇ ਦੋ ਦਿਨਾਂ ਲਈ ਲੁਘੇ ਗਏ ਲੁਘੇ ਗਏ ਉੱਨੀ ਦਿਸੰਬਰ ਉੱਨੀ ਸੌ ਠਾਇ ਨੂੰ ਸਖਦੇਵ ਨੇ ਦੁਰਗਾਵਤੀ ਦੇਵੀ ਨਾਲ ਮੁਲਾਕਾਤ ਕੀਤੀ

ਮੰਗੀ ਅਤੇ ਉਹ ਰਾਜੀ ਹੋ ਗਈ ਉਹਨਾਂ ਨੇ ਅਗਲੀ ਸਵੇਰ ਲਾਹੌਰ ਤੋਂ ਬਠਿੰਡਾ ਦੇ ਰਸਤੇ ਹਾਵੜਾ ਜਾਨ ਵਾਲੀ ਰੇਲਗੱਡੀ ਨੂੰ ਫੜਨ ਨੂੰ ਫੈਸਲਾ ਕੀਤਾ ਭਗਤ ਸਿੰਘ ਅਤੇ ਰਾਜਗੁਰੂ ਦੋਵੇਂ ਲੋਡਰ revolver ਲੈਕੇ ਅਗਲੇ ਦਿਨ ਘਰ ਛੱਡ ਗਏ ਪਸ੍ਚਮਿ ਕਪੜੇ ਪਹਿਨੇ ਹੋਏ ਭਗਤ ਸਿੰਘ ਨੇ ਆਪਣੇ ਵੱਲ ਕੱਟ ਦਿੱਤੇ ਆਪਣੀ ਦਾਦੀ ਕੱਟੀ ਹੋਈ ਸੀ ਅਤੇ ਉਸਨੇ ਸਿਰ ਉੱਤੇ ਇੱਕ ਟੋਪੀ ਪਹਿਨ ਲਈ ਸੀ ਉਹ ਤੇ ਉਸਨੇ ਦੁਰਗਾਵਤੀ ਦੇਵੀ ਦੇ ਸੱਦੇ ਹੋਏ ਬੱਚੇ ਨੂੰ ਚੁੱਕ ਭਗਤ ਸਿੰਘ ਅਤੇ ਦੇਵੀ ਇੱਕ ਨੌਜਵਾਨ ਜੋੜੇ ਦੇ ਰੂਪ ਵਿਚ ਲੰਘ ਗਈ ਠੀਕ ਏ ਜਦੋਂ ਕੇ ਰਾਜਗੁਰੂ ਨੇ ਸਮਾਂ ਚੁੱਕੇ ਨੌਕਰ ਦਾ ਰੂਪ

ਓਥੇ ਉਹ ਲਖਨਊ ਲਈ ਇੱਕ ਟ੍ਰੇਨ ਵਿਚ ਚੜ ਗਏ ਕਿਓਂਕਿ ਹਾਵੜਾ ਰੇਲਵੇ ਸਟੇਸ਼ਨ ਤੇ ਸੀ ਆਈ ਡੀ ਵੱਲੋਂ ਆਮਤੌਰ ਤੇ ਲਾਹੌਰ ਤੋਂ ਸਿੱਧੀ ਆਈ ਰੇਲਗੱਡੀ ਤੇ ਸਵਾਰ ਮੁਸਾਫ਼ਰਾਂ ਦੀ ਜਾਂਚ ਕੀਤੀ ਇਹੀ ਸੀ ਨੰਦਸ਼੍ਰੀ ਲਖਨਊ ਵਿਖੇ ਰਾਜਗੁਰੂ ਬਨਾਰਸ ਲਈ ਅਲਗ ਤੋਂ ਰਵਾਨਾ ਹੋ ਗਿਆ ਜਦੋ ਕੇ ਭਗਤ ਸਿੰਘ ਭਗਤ ਸਿੰਘ ਦੁਰਗਾਵਤੀ ਦੇਵੀ ਅਤੇ ਬਚਾ ਹਾਵੜਾ ਚਲੇ ਗਏ ਕੁਜ ਦਿਨ ਬਾਅਦ ਭਗਤ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਲਾਹੌਰ ਵਾਪਸ ਆਗਏ ਉੱਨੀ ਸੌ ਉੱਨਤੀ ਅਸੇੰਬਲੀ ਘਟਨਾ ਕੁਜ ਸਮੇ ਤੋਂ ਬਰਤਾਨੀਆ ਖਿਲਾਫ ਬਗਾਵਤ ਨੂੰ ਭੜਕਾਉਣ ਕਰਨ ਲਈ ਭਗਤ ਸਿੰਘ ਨੇ ਡਰਾਮੇ ਦੀ ਤਾਕਤ ਦਾ ਇਸਤੇਮਾਲ ਕਰ ਰਿਹਾ ਸੀ ਜਿਵੇਂ ਕਿ ਰਾਮ ਪ੍ਰਸਾਦ ਬਿਸ ਬਿਸਮਿਲ ਇਹਨਾਂ ਦੀ ਕਕੋਰੀ ਕਾਂਡ ਦੇ ਨਤੀਜੇ ਵਜੋਂ ਮੌਤ ਹੋਗਈ ਸੀ ਵਰਗੇ ਕ੍ਰਾਂਤੀਕਾਰੀਆਂ ਬਾਰੇ ਦੱਸਣ ਲਈ ਸਲਾਈਡ ਦਿਖਾਉਣ ਲਈ ਇਕ ਜਾਦੂ ਦੀ ਲਾਂਟੇਰਨ ਖਰੀਦਣਾ ਉੱਨੀ ਸੌ ਉੱਨਤੀ ਵਿਚ ਉਸਨੇ ਐਚ ਐਸ ਆਰ ਦੇ ਏ ਐਚ ਐਸ ਆਰ ਏ ਆਪਣੇ ਉਦੇਸ਼ ਲਈ ਵੱਡੇ ਪੈਮਾਨੇ ਤੇ ਪ੍ਰਚਾਰ ਹਾਸਿਲ ਕਰਨ ਲਈ ਲਈ ਇਕ ਨਾਟਕੀ ਐਕਟ ਦਾ ਪ੍ਰਸ੍ਤਾਵ ਰੱਖਿਆ ਪੈਰਿਸ ਵਿਚ chamber of ਡਿਕ ਉੱਤੇ ਬੰਬ ਸੁੱਟਣ ਵਾਲੇ ਫ੍ਰਾੰਸਿਸ ਰਰ ਰਾਜ ਅਰਾਜਕਤਾਵਾਦੀ ਐਲਟ ਤੋਂ ਪ੍ਰਭਾਵਿਤ ਭਗਤ ਸਿੰਘ ਨੇ ਕੇਂਦਰੀ ਵਿਧਾਨ ਸਭਾ ਦੇ ਅੰਦਰ ਬੰਬ ਵਿਸਫੋਟ ਕਰਨ ਦੀ ਯੋਜਨਾ ਬਣਾਈ

ਵਾਇਰ ਵਾਇਰ ਵਾਈਸਰੱਦ ਰਾਏ ਦਵਾਰਾ ਉਸ ਦੀ ਵਿਸ਼ੇਸ਼ਤੀਆਂ ਦਾ ਇਸਤੇਮਾਲ ਕਰਦੇ ਹੋਏ ਬਣਾਇਆ ਜਾ ਰਿਹਾ ਸੀ ਅਸਲੀ ਇਰਾਦਾ ਤਾਂ ਆਪਣੇ ਆਪ ਨੂੰ ਗਿਰਫ਼ਤਾਰ ਕਰਾਉਣਾ ਸੀ ਤਾਂ ਜੋ ਉਹ ਅਦਾਲਤ ਨੂੰ ਉਹਨਾਂ ਦੇ ਪ੍ਰਚਾਰ ਦਾ ਪ੍ਰਸਾਰ ਕਰਨ ਲਈ ਇਕ ਮਾਧਿਅਮ ਦੇ ਤੌਰ ਤੇ ਵਰਤ ਸਕਣ ਐਚ ਐੱਸ ਆਰ ਏ ਦੀ ਲੀਡਰਸ਼ਿਪ ਸ਼ੁਰੂ ਵਿਚ ਭਗਤ ਸਿੰਘ ਦੀ ਬੰਬੋਰੀ ਐਚ ਐੱਸ ਆਰ ਲੈਂਡ ਦਾ ਵਿਰੋਧ ਕਰਦੀ ਸੀ ਕਿਓਂਕਿ ਉਹ ਨਿਸ਼ਚਿਤ ਸੰਨ ਕੇ ਸਾੰਕਰੈੱਸ ਦੀ ਗੋਲੀਬਾਰੀ ਵਿਚ ਉਸ ਦੀ ਪਹਿਲਾਂ ਦੀ ਮਸ਼ਮੂਲਿਯਤ ਸੀ ਇਹ ਉਸ ਦੀ ਗਿਰਫਤਾਰੀ ਉਸ ਦੇ ਰਾਫਾਂਸੀ ਦਾ ਨਤੀਜਾ ਹੋਵੇਗੀ ਅਤੇ ਦਲ ਦੇ ਆਗੂਆਂ ਦੀ ਬਹੁਤ ਗਿਣਤੀ ਉਹਨਾਂ ਨੂੰ ਭਵਿੱਖ ਦੇ ਜ਼ਹੀਨ ਆਗੂ ਦੇ ਤੌਰ ਤੇ ਬਚਾਅ ਕੇ ਰੱਖਣ ਦੇ ਹਕ਼ ਵਿਚ ਸੀ ਪਰ ਉਹਨਾਂ ਨੇ ਆਖਿਰਕਾਰ ਫੈਸਲਾਂ ਕੀਤਾ ਕਿ ਉਹ ਉਹਨਾਂ ਦਾ ਸਬਤੋਂ ਧੱਕਵਾਂ ਉਮੀਦਵਾਰ ਹੈ ਵਾਦ ਵਿਵਾਦ ਤੋਂ ਬਾਅਦ ਅੰਤ ਵਿਚ ਸਰਵ ਸੰਮਤੀ ਨਾਲ ਭਗਤ ਸਿੰਘ ਅਤੇ ਡੋਕੇਸ਼ਵਰ ਡਵ ਦਾ ਨਾਮ ਚੁਣਿਆ ਗਿਆ ਚੁਨਵੀ ਉਹਨਾਂ ਦੇ ਅਨੁਸਾਰ ਅੱਠ ਅਪ੍ਰੈਲ ਉੱਨੀ ਸੌ ਉਨੱਤੀ ਨੂੰ ਕੇਂਦਰੀ ਅਸੇੰਬਲੀ ਦੇ ਵਿਚ ਉਹਨਾਂ ਦੋਨਾਂ ਦੇ ਇਕ ਖਾਲੀ ਥਾਂ ਤੇ ਬੰਬ ਸੁੱਟ ਸੁੱਟ ਦਿੱਤਾ

ਕੁਝ ਮੇਮ੍ਬਰ ਜਖਮੀ ਹੋਗਏ ਸਨ ਕੁਝ ਮੇਮ੍ਬਰ ਜਖਮੀ ਹੋਗਏ ਸਨ ਪੂਰਾ ਹਾਲ ਧੂਏਂ ਨਾਲ ਭਰ ਗਿਆ ਉਹ ਚਾਉਂਦੇ ਤਾਂ ਓਥੋਂ ਭੱਜ ਜਾਂਦੇ ਸਨ ਪਰ ਉਹਨਾਂ ਨੇ ਇਹ ਸੋਚ ਰੱਖਿਆ ਸੀ ਕਿ ਉਹਨਾਂ ਨੂੰ ਫਾਂਸੀ ਕਬੂਲ ਹੈ ਉਹਨਾਂ ਨੇ ਨਾ ਭੱਜਣ ਦਾ ਫੈਂਸਲਾ ਕੀਤਾ ਹੋਇਆ ਸੀ ਬੰਬ ਫੱਟਣ ਤੋਂ ਬਾਅਦ ਉਹਨਾਂ ਨੂੰ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਇਥੇ ਕੁਝ ਹੀ ਦੇਰ ਬਾਅਦ

ਕਾਰਵਾਈ ਦੀ ਜਨਤਕ ਕਾਰਵਾਈ ਦੀ ਜਨਤਕ ਆਲੋਚਨਾ ਸਪਸ਼ਟ ਸੀ ਗਾਂਧੀ ਨੇ ਇੱਕ ਵਾਰ ਫਿਰ ਉਹਨਾਂ ਦੇ ਕੰਮ ਨੂੰ ਕੰਮ ਨੂੰ ਮਨਜੂਰ ਕਰਨ ਦੇ ਸਖਤ ਸ਼ਬਦ ਜਾਰੀ ਕੀਤੇ ਫਿਰ ਵੀ ਜੇਲ ਵਿਚ ਭਗਤ ਦੀ ਖੁਸ਼ੀ ਆਉਣ ਦੀ ਰਿਪੋਰਟ ਦਿੱਤੀ ਗਈ ਸੀ ਅਤੇ ਬਾਅਦ ਵਿਚ ਕਾਨੂੰਨੀ ਕਾਰਵਾਈਆਂ ਨੂੰ ਡਰਾਮਾ ਕਰਾਰ ਦਿੱਤਾ ਸਾਇਰ ਸ ਸਿੰਘ ਅਤੇ ਡਾਕਟਰ ਨੇ ਵਿਧਾਨ ਸਭਾ ਬੰਬ state meant ਲਿਖਾ ਕੇ ਅਖੀਰ ਵਿਚ ਆਲੋਚਨਾ ਦਾ ਜਵਾਬ ਦਿੱਤਾ ਅਸੀ ਸ਼ਬਦ ਤੋਂ ਪਰੇ ਮਨੁੱਖੀ ਜੀਵਨ ਨੂੰ ਪਵਿੱਤਰ ਮੰਨਦੇ ਹਾਂ ਅਸੀ ਨਾ ਤਾਂ ਅਤਿਆਚਾਰ ਦੇ ਗੁਨਾਹਗਾਰ ਹਾਂ ਨਾ ਹੀ ਅਸੀ ਲਾਹੌਰ ਤੇ ਟ੍ਰਿਬਿਊਨ ਅਤੇ ਕੁਝ ਹੋਰਾਂ ਦੇ ਮੰਨਣ ਅਨੁਸਾਰ ਪਾਗਲ ਹਾਂ ਤਾਕਤ ਜਦੋਂ ਹਮਲਾਵਰ ਢੰਗ ਨਾਲ ਲਾਗੂ ਕੀਤੀ ਜਾਂਦੀ ਹੈ ਤਾਂ ਹਿੰਸਾ ਹੁੰਦੀ ਹੈ ਅਤੇ ਇਸਲਈ ਨੈਤਿਕ ਰੂਪ ਵਿਚ ਗੈਰ ਵਿਵਾਜਿਬ ਹੈ ਪਰ ਜਦੋਂ ਇਸਨੂੰ ਕਿਸੇ ਜਾ ਜਾਏ ਦੇ ਕਾਰਨ ਦੇ ਅੱਗੇ ਵਧਾਉਣ ਲਈ ਵਰਤਿਆ ਜਾਂਦਾ ਹੈ ਤਾਂ ਨੈਤਿਕ ਹੈ ਮਾਈ ਵਿਚ ਮੁਢਲਾ ਸੁਣਵਾਈ ਤੋਂ ਬਾਅਦ ਮੁਕਦਮਾ ਜੂਨ ਦੇ ਪਹਿਲੇ ਈ ਹਫਤੇ ਵਿਚ ਸ਼ੁਰੂ ਹੋਇਆ ਸੀ ਬਾਰਾਂ ਜੂਨ ਨੂੰ ਦੋਵਾਂ ਨੂੰ ਗੈਰ ਕਾਨੂੰਨੀ ਅਤੇ ਬਦਮੀਜੀਤ ਢੰਗ ਨਾਲ ਕੁਦਰਤ ਦੇ ਵਿਸਫੋਟ ਕਰਨ ਜੀਵਨ ਨੂੰ ਖਤਰੇ ਵਿਚ

ਐਚ ਐੱਸ ਆਰ ਰਾਏ ਨੇ ਲਾਹੌਰ ਅਤੇ ਸਹਾਰਨਪੁਰ ਵਿਚ ਬੰਬ ਫੈਕਟਰੀ ਸਥਾਪ ਸਥਾਪਿਤ ਕੀਤੀਆਂ ਸਨ ਪੰਦ੍ਰਹ ਅਪ੍ਰੈਲ ਉੱਨੀ ਸੌ ਉਨੱਤੀ ਨੂੰ ਲਾਹੌਰ ਬੰਬ ਫੈਕਟਰੀ ਦੀ ਤਲਾਸ਼ੀ ਲਈ ਗਈ ਅਤੇ ਪੁਲਿਸ ਨੇ ਐਚ ਐੱਸ ਆਰ ਦੇ ਮੇਮ੍ਬਰ ਸਖਦੇਵ ਕਿਸ਼ੋਰੀ ਲਾਲ ਅਤੇ ਜੈ ਗੋਪਾਲ ਸਮੇਤ ਗਿਰਫ਼ਤਾਰ ਕਰਲਏ ਇਸਤੋਂ ਥੋੜੀ ਦੇਰ ਬਾਅਦ ਸਹਾਰਨਪੁਰ ਦੀ ਫੈਕਟਰੀ ਤੇ ਵੀ ਛਾਪਾ ਮਾਰਿਆ ਗਿਆ ਅਤੇ ਕੁਝ ਸਾਜਿਸ਼ਕਾਰ ਮੁਖਬਰ ਬਣੇ ਗਏ ਨਵੀਂ ਜਾਣਕਾਰੀ ਉਪਲਬਧ ਹੋਣ ਦੇ ਨਾਲ ਪੁਲਿਸ ਸਾਂਡਰਸ ਦੀ ਹਤਿਆ ਵਿਧਾਨ ਸਭਾ ਬੰਬਾਰੀ ਤੇ ਬੰਬ ਨਿਰਮਾਣ ਦੇ ਤਿੰਨ ਖੇਤਰਾਂ ਨੂੰ ਜੋੜਨ ਦੇ ਸਮਰਥ ਹੋਗਿਆ ਸੀ ਭਗਤ ਸਿੰਘ ਸਖਦੇਵ ਰਾਜਗੁਰੂ ਅਤੇ ਇਕ ਕੀ ਹੋਰਨਾਂ ਦੇ ਤੇ ਸਾਂਡਰਸ ਦੇ ਕਤਲ ਦੇ ਦੋਸ਼ ਲਾਏ ਗਏ ਸਨ ਭੁੱਖ ਹੜਤਾਲ

ਸਾਂਡਰਸ ਦੇ ਕੀਮਤਾਂ ਫੈਂਸਲਾ ਫੈਂਸਲਾ ਹੁਣ ਤਕ ਵਿਧਾਨ ਸਭਾ ਦੇ ਬੰਬ ਵਿਚ ਉਮਰ ਕੈਦ ਦੀ ਸਜਾ ਮੁਲਤਵੀ ਕਰ ਦਿੱਤੀ ਗਈ ਸੀ ਉਸ ਨੂੰ ਦਿੱਲੀ ਦੇ ਜੇਲ ਤੋਂ ਕੇਂਦਰੀ ਜੇਲ ਮੇਰਾ ਮੈ ਮੇਆਲ ਮਯਾਲਾ ਭੇਜਿਆ ਗਿਆ ਸੀ ਓਥੇ ਉਸਨੇ ਯੂਰੋਪਨੀਅਨ ਅਤੇ ਗੈਰ ਭਾਰਤੀ ਕੈਦੀਆਂ ਵਿਚਕਾਰ ਭਾਰਤੀ ਕੈਦੀਆਂ ਵਿਚਕਾਰ ਭੇਦ ਭਾਵ ਵੀ ਦੇਖਿਆ ਉਹ ਆਪਣੇ ਆਪ ਨੂੰ ਦੂਜਿਆਂ ਦੇ ਨਾਲ ਸਾਹਸੀ ਕੈਦੀ ਮਾ ਸਤਿ ਸ੍ਰੀ ਅਕਾਲ। ਉਦਯੋਗਿਕ ਕ੍ਰਾਂਤੀ ਨੇ ਲੋਕਾਂ ਦੇ ਸਮਾਜਿਕ ਜੀਵਨ ਵਿੱਚ ਮਹੱਤਵਪੂਰਨ ਤਬਦੀਲੀਆਂ ਲਿਆਉਂਦੀਆਂ। ਜੀਵਨ ਦੀਆਂ ਸਹੂਲਤਾਂ ਵਿੱਚ ਵਾਧਾ, ਦਵਾਈਆਂ ਦੀ ਵਧੇਰੇ ਵਰਤੋਂ ਤੇ ਮੌਤ ਦਰ ਵਿੱਚ ਕਮੀ ਹੋਣ ਨਾਲ